ਜੀ ਹਾਂਜੀ mam ਤੁਹਾਡਾ install installing ਸ਼ੁਰੂ ਹੋ ਗਈ ਏ

ਬਾ ਇੱਕ ਨਾ icon ਜਿਹਾ ਹੈਗਾ ਉਹ ਬਾਰ ਬਾਰ ਘੁੰਮੀ ਜਾਂਦਾ ਉੱਥੇ ਨਹੀਂ ਹੋ ਰਿਹਾ ਇੱਕ second mam ਮੈਂ ਇੱਕ

ਇਹ error show ਹੋ ਰਿਹਾ ਉੱਥੇ mam ਮੈਂ ਤੁਹਾਡੇ ਕੋਲ ਇੱਕ ਗੱਲ ਪੁੱਛਣਾ ਚਾਹੁੰਦੀ ਆ ਤੁਸੀਂ ਜਿਸ ਨੰਬਰ ਤੋਂ call ਕਰ ਰਹੇ ਹੋ ਤੁਸੀਂ ਉਸੀ ਨਾਲ NET connect ਕੀਤਾ ਹੋਇਆ

ਹਾਂਜੀ mam ਤੇ ਇਹ problem ਤੁਹਾਨੂੰ ਆਏਗੀ ਤੁਸੀਂ ਜਿਸ number ਤੋਂ call ਕਰ ਰਹੇ ਓ ਅਗਰ ਉਸ ਤੋਂ ਹੀ NET connect ਕਰੋਗੇ ਤੇ ਉਸ ਦੇ connect ਉਹਦੇ ਵਿੱਚ charging ਨਹੀਂ ਹੋਏ ਗੀ mam installation ਤੇ ਤੁਹਾਨੂੰ ਦੂਸਰੇ ਨੰਬਰ ਤੋਂ NET connect ਕਰਨਾ ਪਏਗਾ

ਇੱਕ minute mam ਮੈਂ ਫ਼ਿਰ ਇੱਕ ਕੰਮ ਕਰਦੀ ਆ ਮੈਂ ਆਪਣੇ phone ਨੂੰ speaker ਤੇ ਲਗਾ ਕੇ ਨਹੀਂ ਤੇ ਮੈਨੂੰ ਇਹ call disconnect ਹੋਜੇਗੀ ਤੇ ਫੇਰ ਮੈਨੂੰ ਬਹੁਤ ਜਿਆਦਾ problem ਆਣੀ ਬਾਰ ਬਾਰ ਤਸੀ ਮੈਂ ਇੱਕ ਕੰਮ ਕਰਦੀ ਆ ਇਹਨੂੰ ਮੈਂ ਆਪਣੇ phone ਨੂੰ speaker ਤੇ ਕਰਕੇ and internet ਇਹਦੇ ਤੋਂ disconnect ਕਰਕੇ ਤੇ ਮੈਂ ਦੂਸਰੇ source ਨਾਲ connect ਕਰਦੀ ਆ ਇੱਕ second ਤੁਸੀਂ hold ਕਰਨਾ please ਕੋਈ ਗੱਲ ਨੀ mam ਮੈਂ ਤੁਹਾਡੀ wait ਕਰਾਂਗੀ ਤੁਸੀਂ ਆਰਾਮ ਨਾਲ ਆਪਣਾ connection ਕਰਲੋ

ਹੋ ਜਾ connect mam ਤੁਹਾਡਾ connection ਹੋ ਗਿਆ ਇੱਕ minute mam actually WIFI ਨਾਲ connect ਕੀਤਾ ਹੋਇਆ ਨਾ ਤੇ ਉਹ ਦੋ minute ਲੱਗਦੇ ਨੇ ਕਰਨ ਤੇ ਹੋਗਿਆ ਹੋਗਿਆ ਹੋਗਿਆ

mam ਫ਼ਿਰ ਤੋਂ ਉਹੀ error show ਹੋ ਰਿਹਾ ਏ mam ਕੀ error ਆ ਰਿਹਾ ਏ ਤੁਸੀਂ ਮੈਨੂੰ ਦੱਸ ਸਕਦੇ ਓ ਹਾਂ mam ਇੱਕ number show ਹੋ ਰਿਹਾ ਉਹ one two zero four error one two zero four

ਨੀਂ but ਇੱਥੇ error show ਹੋ ਰਿਹਾ ਏ ਕੁੱਝ mam ਮੈਂ ਸਮਝ ਗਈ ਆ VIP PIN ਮੰਗ ਰਿਹਾ ਹੋਏਗਾ ਉਹ ਤੁਹਾਨੂੰ ਸਾਡੇ ਵੱਲੋ generate ਹੋਏਗਾ ਜੋ ਮੈਂ ਤੁਹਾਨੂੰ ਹੁਣੇ install ਹੁਣੇ ਕਰਕੇ generate ਕਰਕੇ ਦੇਨੀ ਆ okay ਤੇ ਮੈਨੂੰ SMS ਆਏਗਾ ਫੇਰ ਮੇਰੇ ਨੰਬਰ ਤੇ ਨਹੀਂ mam ਬੱਸ ਮੈਂ ਤੁਹਾਨੂੰ ਬੋਲਦੀ ਆ ਤੁਸੀਂ ਉਹ PIN ਅਹ ਸਿਰਫ ਉੱਦੇ ਉੱਤੇ ਡਾ ਅਹ ਲਿੱਖ ਲੈਣਾ ਹਾਂਜੀ ਇੱਕ second ਜੀ mam ਉਹ PIN ਆ ਗਿਆ ਹੈ PIN ਹੈਗਾ x y

mam ਇਹ capital ਹੋਏਗਾ x for XYLO

n n for nest

u u for ਅਮਾਲੇਰਾ umbrella ਮੈਂ just repeat ਕਰਦੀ ਆ mam ਤੁਸੀਂ ਕਿਹਾ ਏ x for XYLO phone y for yolk number eight n for nest and u for umbrella ਜੀ mam ਹੁਣ ਤੁਸੀਂ ਇਹਨੂੰ click ਕਰੋ ਦੇਖੋ ਤੁਹਾਡੇ ਕੋਲ ਕੋਈ error ਆਂਦਾ ਏ ਜਾਂ install ਹੋ ਜਾਂਦਾ ਹੈ ਨਹੀਂ mam ਅਜੇ ਵੀ ਨਹੀਂ ਹੋ ਰਿਹਾ ਤਾਂ mam ਕੀ error ਆ ਰਿਹਾ this APP ਇਸ not been installed old version ਕੁੱਝ ਲਿਖਿਆ okay ਕੋਈ ਗੱਲ ਨੀ mam ਤੁਹਾਡਾ ਅਹ ਏ ਜਿਹੜਾ SD card ਏ ਤੁਸੀਂ ਪਿੱਛੇ change ਕਰਵਾਇਆ ਸੀ ਜਾਂ ਪੁਰਾਣਾ ਹੀ ਚੱਲ ਰਿਹਾ ਮੇਰਾ ਪੁਰਾਣਾ ਹੀ ਚਲਦਾ ਪਿਆ ਏ ਅਹ mam ਫ਼ਿਰ ਤੁਹਾਨੂੰ ਇੱਕ ਨਵਾ SD card ਆਏਗਾ ਤੇ ਉਸ ਦੇ ਲਈ ਮੈਂ ਅੱਗੇ ਤੁਹਾਡੀ complaint ਪਾ ਦਵਾ ਹਾਂਜੀ please ਪਾ ਦਿਉ ਤੇ mam ਇਹ procedure ਬਾਰਾਂ ਦਿਨ ਦਾ ਹੈਗਾ ਹੈ ਮੈਂ ਤੁਹਾਡੀ complaint ਪਾ ਦਿੰਦੀ ਹਾ ਜਦੋ ਮੇਰਾ ਤੁਹਾਡੇ ਕੋਲ delivery man ਆਏਗਾ ਤੁਸੀਂ ਪੁਰਾਣਾ SD card ਨਿਕਾਲ ਕੇ ਉਹ ਕੋਲੋ ਨਵਾਂ SD card ਲੈ ਲੈਣਾ or ਪੁਰਾਣਾ ਉਸ ਨੂੰ ਵਾਪਿਸ ਕਰ ਦੇਣਾ ਠੀਕ ਏ ਜੀ ਤੇ ਜਿਹੜਾ ਫੇਰ ਹੁਣ ਬਿਲਕੁਲ ਹੀ ਨਹੀਂ ਚਲਦਾ ਪਿਆ ਤੇ ਫ਼ਿਰ ਉਹ ਬੱਚੇ ਦਾ ਨੁਕਸਾਨ ਨਹੀਂ ਹੋਏਗਾ ਉਹ days ਕਿਸ ਤਰ੍ਹਾਂ compensate ਕਰਾਂਗੇ mam ਇਸ ਦੇ ਲਿਏ ਮੈਂ ਤੁਹਾਡੀ ਇੱਕ ਹੋਰ ਮਦਦ ਕਰ ਸਕਦੀ ਆ ਸਾਡਾ ਇੱਕ APP ਹੈ bijou's learning APP ਜੋ ਤੁਸੀਂ ਆਪਣੇ mobile ਤੇ ਵੀ download ਕਰ ਸਕਦੇ ਓ

or ਜਦੋ ਤੱਕ ਤੁਹਾਡਾ SDcard ਨਹੀਂ ਆਂਦਾ ਤੁਸੀਂ ਆਪਣੇ mobile ਤੇ ਉਹ classes or ਉਸ subject ਦੇ retaliated topic ਉਸ APP ਤੋਂ ਖੋਲ ਸਕਦੇ ਓ ਆਪਣਾ number ਡਾਲ ਕੇ ਠੀਕ ਏ ਤੇ ਉਹ ਫੇਰ ਉਹਦੇ ਵਿੱਚੋ ਉੰਨੀ ਦੇਰ ਉਹ ਕਰਲੇਗਾ

mam ਹੋ ਵੀ ਸਕਦਾ ਤੁਹਾਡੇ ਕੋਲ ਸਾਡਾ ਇਹ procedure ਬਾਰਾਂ ਦਿਨ ਦਾ ਹੈ ਚਾਰ ਦਿਨ ਵਿੱਚ ਵੀ ਆਜੇਗਾ ਲੇਕਿਨ ਥੋੜੀ rainy season ਹੋਣ ਦੀ ਵਜਾ ਨਾਲ ਸਾਡਾ delivery man ਲੇਟ ਹੋ ਰਿਹਾ logistic ਵਿੱਚ ਥੋੜੀ problem ਆ ਰਹੀ ਹੈ ਲੇਕਿਨ ਸਾਡੀ ਕੋਸ਼ਿਸ ਰਹੇਗੀ ਕੀ ਤੁਹਾਡੇ ਕੋਲ ਜਲਦੀ ਤੋਂ ਜਲਦੀ ਇਹ SD card ਪਹੁੰਚ ਜਾਏ ਠੀਕ ਏ ਤੇ ਉਹ SD card ਪਾਨ ਤੋਂ ਬਾਅਦ ਫ਼ਿਰ ਦੁਬਾਰਾ ਇਹੀ ਜਿਸ ਤਰ੍ਹਾਂ ਤੁਸੀਂ ਮੈਨੂੰ ਦਸਿਆ install ਕਰਨਾ ਸਾਰਾ ਤੇ ਉਹ ਫ਼ਿਰ ਹੋ ਜਾਏਗਾ ਤੇ ਫ਼ਿਰ ਮੈਨੂੰ ਦੁਬਾਰਾ customer care ਚ call ਕਰਨਾ ਪਏਗਾ ਨਾ ਉਹ PIN ਲੈਣ ਵਾਸਤੇ ਹਾਂਜੀ mam ਕੋਈ ਦਿੱਕਤ ਨਹੀਂ ਏ ਜਦੋ ਤੁਹਡੇ ਕੋਲ SD card ਪਹੁੰਚ ਜਾਏਗਾ ਤੁਸੀਂ ਸਾਨੂੰ ਇੱਕ miss call ਆਪਣਾ ਅਹ ਸਾਡੇ mentor number ਤੇ miss call ਕਰਨਾ ਸਾਡਾ ਸਾਡਾ ਕੋਈ mentor ਤੁਹਾਨੂੰ back call ਕਰਕੇ ਤੁਹਾਡਾ ਉਹ PIN generate ਕਰਵਾਦੇਗਾ ਠੀਕ ਏ ਫ਼ਿਰ ਉਹ PIN ਨੂੰ enter ਕਰਕੇ ਜਿਸ ਤਰ੍ਹਾਂ last time ਕੀਤਾ ਸੀ ਜਦੋ ਮੈਂ first ਮਤਲਬ first time ਜਦੋ ਮੈਂ enroll ਕੀਤਾ ਸੀ bijou's ਨਾਲ use ਉਹੀ same process ਹੋਏਗਾ right ਜੀ mam ਇਹਦੀ ਕੋਈ ਦਿੱਕਤ ਨੀਂ ਹੈ PIN generate ਕਰਨ ਦੇ ਬਾਅਦ ਨਾਲ ਦੀ ਨਾਲ PIN ਡਾਲ ਦੇਗੀ ਤੁਹਾਡਾ ਸਾਰਾ APP ਚੱਲਣ ਲੱਗ ਪਏਗਾ ਉਹ ਤੁਹਾਡਾ ਬੱਚਾ ਅੱਗੇ ਕਰ ਸਕਦਾ ਏ ਠੀਕ ਏ ਤੇ ਇੱਕ ਚੀਜ ਮੈਂ actually ਇਹ ਤਾਂ ਅਹ ਮੇਰੀ problem solve ਕਰਨ ਲਈ ਧੰਨਵਾਦ but ਮੈਂ ਤੁਹਾਨੂੰ just ਇੱਕ ਹੋਰ information ਲੈਣੀ ਸੀ ਅਹ

ਮੈਨੂੰ ਅਗਰ ਦੱਸ ਸਕੋ please ਮੇਰੀ sister ਏ ਉਹ bijou's ਵਿੱਚ apply ਕਰਨਾ ਚਾਉਂਦੇ ਨੇ as a teacher ਤੇ ਉਹਦਾ ਮੈਨੂੰ ਥੋੜਾ process ਦੱਸ ਦਿਉਗੇ

okay ਉਹਦੇ ਵਾਸਤੇ ਕੋਈ resume ਵਗੈਰਾ upload ਉਹਨਾ ਨੂੰ ਕਰਨਾ ਪਏਗਾ ਆਪਣਾ ਜੀ mam ਇਹਦਾ ਮੈਨੂੰ ਕੋਈ ਪੂਰਾ procedure ਨਹੀਂ ਪਤਾ ਅਸੀਂ logistic ਤੇ related problem solve ਕਰਦੇ ਆ ਤੁਸੀਂ ਉਸ ਦੇ ਲਿਏ ਸਾਡੇ APP ਤੇ ਜਾਉ or ਉਸ ਤੋਂ

ਤੁਹਾਨੂੰ ਕੋਈ number ਅਹ EMAIL ID ਜਾਂ ਕੁੱਝ ਵੀ ਹੈ ਉਸ ਤੇ ਹੀ ਡਾਲ ਕੇ ਤੁਹਾਨੂੰ ਉਸ ਤੋਂ process ਸਾਰਾ ਪਤਾ ਚੱਲਜੇਗਾ ਹੋਰ ਇਸ ਤੋਂ related madam ਮੈਂ ਕੋਈ ਹੋਰ ਮਦਦ ਕਰ ਸਕਦੀ ਆ ਤੁਹਾਡੀ ਨਹੀਂ ਜੀ ਬੱਸ thank you so much ਬੱਸ ਇਹ ਤੁਸੀਂ ਅਗਰ ਥੋੜਾ fast forward ਵਿੱਚ ਪਾ ਸਕੋ ਕਿਸੇ ਤਰ੍ਹਾਂ because ਉਹ ਨਾ ਤੁਹਾਨੂੰ ਪਤਾ ਈ ਏ ਫੇਰ ਇਹ COVID ਕਰਕੇ ਬੱਚਿਆ ਦਾ ਥੋੜਾ ਜਾ ਧਿਆਨ ਇੱਧਰ ਉੱਧਰ ਲੱਗਾ ਹੁੰਦਾ at least ਇਹ ਘਰ ਵਿੱਚ ਇਸ ਤਰ੍ਹਾਂ ਹੁੰਦਾ ਕੀ ਉਹ bijou's ਵਿੱਚ ਨਾਲ ਉਹ study ਕਰ ਲੈਂਦੇ ਨੇ ਤੇ ਹੁਣ ਉਹ APP ਵੀ ਨਹੀਂ ਚਲਦਾ ਪਿਆ schools ਵੀ ਬੰਦ ਹੈਗੇ ਨੇ ਤੇ at least ਥੋੜਾ ਜਾ ਅਗਰ ਹੋ ਸਕੇ ਤੇ ਇਸ ਤਰੀਕ ਨੂੰ request ਪੂਆ ਕੇ ਤੇ ਜਲਦੀ ਕਰਵਾ ਦੇਣਾ but ਬਾਕੀ ਮੈਨੂੰ ਸਮਝ ਆ ਗਈ ਏ ਮੈਂ ਉਸੇ ਤਰ੍ਹਾਂ ਕਰਲਾਗੀ and then ਜਿੱਦਾਂ ਤੁਸੀਂ ਮੈਨੂੰ ਕਿਹਾ ਹੈ ਕੀ ਇੱਕ missed call ਦੇ ਕੇ and ਉਹ ਸਾਰਾ ਮੈਂ ਕਰਲਾਂਗੀ ਫੇਰ mam ਸਾਡੇ ਵੱਲੋਂ sorry ਥੋੜਾ logistic problem ਹੈਗੀ ਏ rainy season ਏ ਅਹ ਸਾਡੀ ਕੋਸ਼ਿਸ ਰਹੇਗੀ ਕੀ ਤੁਹਾਡਾ ਕੋਲ ਜਲਦੀ ਤੋਂ ਜਲਦੀ ਤੁਹਾਡਾ SD card ਪਹੁੰਚ ਜੇ

or ਇੱਕ English ਅਗਰ ਤੁਹਾਡੇ ਬੱਚੇ ਨੂੰ English ਤੋਂ related subject ਵੀ ਕਰਨਾ ਹੈ ਤੇ ਇੱਕ ਨਵਾ ਅਸੀਂ ਆਪਣਾ procedure ਸ਼ੁਰੂ ਕੀਤਾ ਹੈ ਜਿਹੜੇ ਵਿੱਚ English ਦੇ subject ਦੇ related lesson ਵੀ ਕਰਾਏ ਜਾਂਦੇ ਨੇ over think and learn premium APP thinker learn premium ਠੀਕ ਏ ਜੀ ਮੈਂ ਇਹਦਾ ਮੈਂ ਦੇਖਦੀ ਆ ਉੰਨੀ ਦੇਰ ਮੈਂ byju's ਦਾ learning APP download ਕਰ ਲੈਨੀ ਆ ਜਿੱਦਾਂ ਤੁਸੀਂ ਮੈਨੂੰ ਦੱਸਿਆ and hopefully ਫੇਰ ਬਾਕੀ ਇੱਕ ਵਾਰੀ SD card ਪਹੁੰਚ ਜਾਏ ਤੇ ਆਪਣੇ ਆਪਣੇ ਕੰਮ ਚੱਲਣਾ ਸ਼ੁਰੂ ਹੋਜਾਏਗਾ

ਇਹ ਇਹ mam ਜਿਹੜਾ ਤੁਸੀਂ mobile ਵਿੱਚ APP on ਕਰੋਗੇ ਜਿਹੜਾ ਤੁਹਾਡਾ ਪੁਰਾਣਾ number ਚੱਲ ਰਿਹਾ ਸੀ APP ਦੇ ਉੱਤੇ ਤੁਸੀਂ ਉਹੀ

ਡਾਲਨਾ ਤੇ ਤੁਹਾਡਾ ਇਹੀ ਸਾਰਾ tablet ਵਾਲਾ ਤੁਹਡੇ mobile ਵਿੱਚ ਚੱਲੇਗਾ wonderful wonderful ਠੀਕ ਏ ਮੈਂ ਉਹ ਕਰਲਾਗੀ ਉਹਦੇ ਕੋਈ extra charges ਤੇ ਨਹੀਂ ਹੋਣਗੇ ਨਾ ਨਹੀਂ mam ਉਹ ਅਸੀਂ ਪਹਿਲਾਂ ਹੀ link ਕੀਤਾ ਹੁੰਦਾ mobile

ਅਚਾਨਕ ਬਾਹਰ ਜਾ ਕੇ ਕੰਮ ਕਰਨਾ ਪੈ ਜੇ ਤੇ ਅਸੀਂ ਆਪਣੇ mobile ਤੇ ਉਸ ਨੂੰ ਖੋਲ ਸਕਦੇ ਆ ਠੀਕ ਏ ਜੀ ਉਸ ਦੇ ਲਿਏ mam ਮੈਂ ਤੁਹਾਨੂੰ link send ਕਰਦਾਗੀ ਤੁਸੀਂ ਉਸ link ਦੇ ਵਿੱਚ ਜਾ ਕੇ direct ਖੋਲਕੇ number phone number ਡਾਲ ਕੇ ਆਪਣਾ ਤੁਸੀਂ ਖੋਲ ਸਕਦੇ ਓ

okay mam ਤੁਹਡਾ ਸਾਡਾ ਇੱਕ ਥੋੜਾ ਜਾ ਇੱਕ ਅਹ feed back ਏ ਤੁਸੀਂ ਹੁਣ phone ਬੰਦ ਹੋਣ ਦੇ ਬਾਅਦ feed back ਦੇ ਦੇਣਾ mam ਜਰੂਰ mam ਜਰੂਰ thank you mam byju's ਵਿੱਚ call ਕਰਨ ਲਿਏ ਤੁਹਾਡਾ ਧੰਨਿਆਵਾਦ ਤੁਹਾਡਾ ਦਿਨ ਸ਼ੁਭ ਰਹੇ thank you mam bye bye

ਠੀਕ ਹੈ ਤੁਸੀਂ ਸੁਣਾਓ ਠੀਕ ਓ

ਅੱਛਾ ਅਨੀਤਾ ਜੀ ਆਪਣਾ ਨਾਲ ਚੱਲ ਰਿਹਾ ਹੈਗਾ ਏ self group

ਤਾਂ ਆਪਾਂ ਕਿਵੇਂ ਸ਼ੁਰੁਵਾਤ ਕੀਤੀ ਉਹਦੀ ਤੇ ਉਹਦਾ ਆਪਾਂ ਨੂੰ ਫਾਇਦਾ ਕਿ ਐ ਕੁੱਛ ਹੈਂ ਤੁਹਾਨੂੰ knowledge ਦੱਸੋਗੇ ਹਾਂਜੀ ਸਾਡੇ ਕੋਲ ਨਾ ਇੱਕ bank ਆਲੇ ਆਏ ਸੀ ਕੋਈ bank ਦੇ through

ਉਹਨਾਂ ਨੇ ਹੀ ਦਸਿਆ ਸੀਗਾ ਵੀ ਇਸ ਤਰ੍ਹਾਂ ਕਰਕੇ ਜਿਵੇਂ ਦਸ ਬੰਦੇ ਆਸ ਪੜੋਸ ਦੇ ਵੀ ਇੱਕਠੀਆਂ ਕਰਲੋ ਦਸ ladies ਦਾ ਇੱਕ group ਬਣਾਲੋ

ਵੀ ਸੋ ਰੁਪਿਆ ਮਹੀਨਾ ਕਿਸ਼ਤ ਆਜੇਗੀ

ਹਰੇਕ ladies ਨੂੰ ਸੋ ਰੁਪਿਆ ਵੀ ਮਹੀਨਾ ਦਸ ਦਿਨਾ ਦਾ ਹਜ਼ਾਰ ਰੁਪਿਆ ਹੋਜੂਗਾ ਜਿਸ ਤਰ੍ਹਾਂ ਤੁਸੀਂ ਆਪਣੀ ਥੋੜੀ ਜੀ ਸਵਿੰਗ ਕਰਲੋਗੇ ਤੇ ਜੇ ਕੋਈ ਆਪਣਾ business ਕਰਨਾ ਚਾਹੰਦਾ ਹੈ ladies

ਵੀ ਉਸਨੂੰ ਥੋੜੀ help ਹੋਜੂਗੀ ਆਪਾਂ ਨੂੰ loan ਲੇਣਾ ਪੈਂਦਾ ਵਿਆਜ ਪੈਂਦਾ ਇਹ ਚੀਜਾਂ ਤੋਂ ਮਤਲਬ ਕਿ ਬੱਚਤ ਹੋ ਜਾਂਦੀ ਹੈ

ਤੇ ਇਸ ਤਰ੍ਹਾਂ ਅਸੀਂ ਸਲਾਹ ਬਣਾਈ ਘਰ ਘਰ ਜਾਕੇ ladies ਨੂੰ ਪੁੱਛੀਆ ਜਿਹੜੇ ਮਹਲੇ ਚ ਨੇ ਉਹਨਾਂ ਨੂੰ ਸਮਝਾਇਆ ਜਿਸ ਤਰ੍ਹਾਂ ਉਹ ਮੈਨੂੰ ਸਮਝਾਏ ਮੈਨੇੰ ਅੱਗੇ ਉਹਨਾਂ ਨੂੰ ਦਸਿਆ ਤਾਂ ਉਹ ਦਸ ladies ਮੰਨਿਆ

ਅੱਛਾ ਤੁਸੀਂ ਪਹਿਲਾਂ ਮਹਲੇ ਦੇ ਵਿੱਚ ਜਾਕੇ ਘਰ ਘਰ ਜਾਕੇ ਦਸ ladies ਦਾ ਇੱਕ group ਬਣਾਇਆ

ਉਹਨਾਂ ਨੂੰ ਫੇਰ ਤੁਸੀਂ ਦਸਿਆ ਵੀ ਹੋਊਗਾ

ਇਹ ਜਿਹੜਾ ਅਸੀਂ ਇੱਕ group ਬਣਾ ਰਹੇ ਹਾਂ ਇੱਕ ਕਮੇਟੀ ਬੰਨ ਗਈ ਤੁਹਾਡੀ self help group ਇਹਦਾ ਨਾਮ ਹੈ

ਹਾਂ ਇੱਕ group ਦੀ ਮਤਲਬ ਕੇ ਕਿਸੇ ਵੀ member ਨੂੰ ਜਰੂਰਤ ਪੈਂਦੀ ਹੈ ਤੇ ਆਪਨੇ ਆਪ ਦੇ ਵਿੱਚ ਹੀ ਉਹ ਇੱਕ ਦੁੱਜੇ ਦੀ help ਕਰਦੀ ਐ

ਉਹ ਆਰਾਮ ਨਾਲ ਰਜ਼ਾ ਮੰਦੀ ਹੋ ਗਈ ਸੀ ਤੁਹਾਡੇ ਨਾਲ ਨਹੀਂ ਕੁੱਛ ਤਾਂ ਮੰਨ ਗਿਆ ਸੀ ਕੁੱਛ ਨਹੀਂ ਮੰਨਿਆ ਸੀ ਪਹਿਲੇ ਤਾਂ

ਫੇਰ ਬਾਅਦ ਚ ਮਤਲਬ ਕਿ ਉਹਨਾਂ ਨੂੰ ਸਮਝਾਇਆ ਵੀ ਜਿਸ ਤਰ੍ਹਾਂ ਜਿੰਨਾ ਨੇ ਹਾਂ ਕਰੀ ਸੀ ਉਹ ਕਹਿੰਦੇ ਅਸੀਂ ਵੀ ਐਵੇਂ ਮਿਲਜੁਲ ਕੇ ਆਪਾਂ ਦੇਖੀਏ ਇੱਕ ਵਾਰ ਸ਼ੁਰੂ ਤਾਂ ਕਰਕੇ ਦੇਖੀਏ ਵੀ ਇਹਦਾ ਕਿ benefit ਹੁੰਦਾ ਨਾ ਠੀਕ ਲੱਗੇ ਤਾਂ ਦੇਖ ਲੂੰਗੀ ਬਾਅਦ ਚ

ਸ਼ੁਰੁਵਾਤ ਐਵੇਂ ਹੀ ਫੇਰ ਦਸ member ਹੋਕੇ ਫੇਰ ਅਸੀਂ ਜਿਨਾਂਨੇ ਪਹਿਲੇ ਖੋਲਿਆ ਹੋਇਆ ਸੀ ਉਹਨਾਂ ਨੇ ਸਾਨੂੰ ਦਸਿਆ ਅਸੀਂ ਉਹਨਾਂ ਕੋਲ ਗਏ

ਉਹਨਾਂ ਨੇ ਸਾਨੂੰ ਦਸਿਆ ਵੀ ਇਸ ਤਰ੍ਹਾਂ ਕਰਕੇ ਆਹ ਮਤਾ ਪੈਂਦਾ ਜਿਸ ਤਰ੍ਹਾਂ ਹਾਂ ਮੈਂ ਉਹੀ ਪੁੱਛਨਾ ਚਾਹੁੰਦੀ ਹਾਂ ਜਿਵੇਂ ਤੁਸੀਂ ਦਸ member ਤਾਂ ਇੱਕਠੇ ਕਰ ਲਏ

ਸਾਰਿਆ ਦੀ ਸਿਹਮਤੀ ਦੇ ਨਾਲ ਅਗਰ ਕਿਸੇ ਨੂੰ ਜਰੂਰਤ ਪੈਂਦੀ ਹੈ ਤਾਂ ਤੁਸੀਂ bank ਤੋਂ loan ਵੀ ਲੈ ਸਕਦੇ ਓ

ਹਾਂਜੀ bank ਚ account ਖੋਲਿਆ ਸੀ ਜਾਕੇ

ਠੀਕ ਹੈ ਫੇਰ ਤੁਸੀਂ ਉਹਦੇ ਵਿੱਚ ਕੋਈ ਰੱਖੇ ਹੋਣਗੇ ਆਪਣੇ ਖਜਾਨਚੀ ਪ੍ਰਧਾਨ ਹਾਂਜੀ ਤਿੰਨ ਜਣੇ ਬਣਾਏ ਸੀਗੇ

bank ਵਿੱਚ ਜਿਹਨਾਂ ਦੇ ਪਹਿਲੇ ਖਾਤੇ ਚਲ ਰਹੇ ਸੀਗੇ

ਉਹਨਾਂ ਦਾ ਮਤਲਬ ਇੱਕ secretary ਬਣਾਇਆ ਇੱਕ cashier ਬਣਾਇਆ ਇੱਕ ਪ੍ਰਧਾਨ ਹੋ ਗਿਆ

ਜੇ ਕਿਸੇ ਨੂੰ ਜਰੂਰਤ ਹੁੰਦੀ ਹੈ ਕਢਵਾ ਲੇਂਦੇ ਹਾਂ by chance ਕਿਸੇ ਨੂੰ ਜਰੂਰਤ ਨਹੀਂ ਹੈ ਤਾਂ ਪਏ ਰਹਿੰਦੇ ਐ

ਬਾਕੀ ਕੋਈ ਕੰਮ business ਕਰਨਾ ਚਾਹੰਦਾ ਜਾ ਕਿਸੇ ਨੂੰ ਕੋਈ ਹੋਰ emergency ਆ ਗਈ ਵੀ ਕਿਸੇ ਤਰ੍ਹਾਂ ਦਾ ਇਹ benefit ਹੈ ਵੀ ਮੰਗਣੇ ਨਹੀਂ ਪੈਂਦੇ ਵੀ ਆਪਣੇ ਪੈਸੇ ਨੇ ਦਸ member ਆ ਦੀ ਰਜ਼ਾ ਮੰਦੀ ਨਾਲ

ਹਮ ਫੇਰ ਕਢਵਾਨੇ ਹਾਂ ਵੀ ਇੱਕ ਕੱਲਾ ਬੰਦਾ ਨਹੀਂ ਕਢਵਾ ਸਕਦਾ

ਮਤਾ ਫੇਰ ਤੁਸੀਂ ਜਿਹੜੀ ਕਿਸ਼ਤ ਇੱਕਠੀ ਕਰਦੇ ਹੋ ਉਹਦਾ ਮਤਾ ਤਾਂ ਹਰ ਮਹੀਨੇ ਹੀ ਪੈਂਦਾ ਹੋਊਗਾ

ਕਿਸ਼ਤ ਵੀ ਤੁਸੀਂ ਹਰ ਮਹੀਨੇ ਜਮਾਂ ਕਰਵਾਉਂਦੇ ਹੋਵੋਗੇ ਜਾ ਦੋ ਮਹੀਨਿਆ ਦੀ ਇੱਕਠੀ

ਤਾਂ ਉਹ ਅਗਲੇ ਮਹੀਨੇ ਦੋ ਇੱਕਠੀਆਂ ਵੀ ਦੇ ਜਾਂਦਾ ਹੈਗਾ

ਠੀਕ ਐ ਇਹ ਹੈ ਕੇ ਸਾਲ ਦਾ ਤੁਹਾਡਾ ਇੱਕ lady ਦਾ ਬਾਰਾਂ ਸੋ ਰੁਪਿਆ ਜਮਾਂ ਹੋ ਗਿਆ

ਹਾਂਜੀ ਸ਼ੁਰੁਵਾਤ ਤਾਂ ਮਤਲਬ ਕਿ ਸੋ ਬਾਰਾਂ ਸੋ ਤੱਕ ਹੀ ਹੈ ਜੇ ਸੋ ਰੂਪਏ ਮਹੀਨੇ ਦੇ ਹਿਸਾਬ ਨਾਲ ਜੇ ਕਿਸੇ ਕੋਲ ਜਿਆਦਾ income ਐ ਅਗਲਾ ਦੋ ਸੋ ਕਰਵਾਨਾ ਚਾਹੰਦਾ ਹੈ ਤਾਂ ਉਹ ਵੀ ਹੋ ਸਕਦਾ ਹੈ

ਤੇ ਇਹਦੇ ਵਿੱਚ ਕੋਈ ਪੱਕੀ amount fix ਨਹੀਂ ਹੈਗੀ ਕਿ ਸੋ ਹੀ ਦੇਣਾ ਹੈ ਵੱਧ ਵੀ ਦੇ ਸਕਦੇ ਹੋ